ਤੇ sector ਬਾ ਇੱਥੇ ਤਿੰਨ ਚਾਰ ਮਾਰਕਿਟਾਂ ਹੈ famous ਪੰਦਰਾਂ ਦੀ market ਹੋ ਗਈ ਸਤਾਈ ਦੀ market ਹੋ ਗਈ ਔਰ ਉੱਨੀ ਦੀ market ਹੋ ਗਈ ਇਹ ਸਾਰੀਆਂ famous ਨੇ ਤੇ ਜ਼ਿਆਦਾਤਰ ਲੋਕ ਬਾਈ ਚ ਜਾਣਾ ਪਸੰਦ ਕਰਦੇ ਨੇ ਕਿਉਂਕਿ ਉੱਥੇ variety ਵੀ ਬਹੁਤ ਵਧੀਆ ਮਿਲਦੀ ਹੈ ਔਰ fashionable ਕੱਪੜੇ ਵੀ ਮਿਲਦੇ ਹੈ ਤੇ ਦੂਜੇ number ਤੇ ਅੱਜ ਕੱਲ੍ਹ ਆਹ ਚੱਲ ਰਹੀ ਹੈ ਪੰਦਰਾਂ ਦੀ market ਉੱਥੇ ਬਹੁਤ fashionable ਕੱਪੜੇ ਮਿਲਦੇ ਹੈ ਕਿਉਂ ਕਿਉਂਕਿ ਉੱਥੇ university ਦੇ ਕੋਲ ਹੈ ਕੋਲ ਹੈ ਇਸ ਕਰਕੇ ਉੱਥੇ ਬਹੁਤ ਵਧੀਆ dresses ਮਿਲਦੇੇ ਹੈ ਤੇ ਵਧੀਆ price ਤੇ ਵੀ ਮਿਲਦੇ ਹੈ ਤੇ

Waste material ਤੋਂ ਉੱਥੇ ਬਹੁਤ ਵਧੀਆ decoration ਕੀਤੀਆਂ ਹੋਈਆਂ ਬਹੁਤ ਵਧੀਆ ਚੀਜ਼ਾਂ ਬਣਾਈਆਂ ਹੋਈਆਂ ਨੇ ਤੇ ਪੰਜਾਬ ਦਾ culture ਵੀ ਦਿਖਾਇਆ ਹੋਇਆ ਉੱਥੇ ਕਿਵੇਂ ਲੋਕ ਰਹਿੰਦੇ ਸੀ ਉਹ ਸਾਰਾ ਕੁਛ ਏਦਾਂ ਉਸ ਤੋਂ ਥੋੜ੍ਹੀ ਦੂਰ ਹੀ ਅੱਗੇ ਸੁਖਨਾ lake ਹੈਗੀ ਜਾ ਕੇ ਉੱਥੇ ਮਤਲਬ ਲੋਕੀ boating ਕਰਦੇ ਹੈਗੇ ਸ਼ਾਮ ਨੂੰ relax ਕਰਦੇ ਨੇ ਤਾਂ ਤਾਂ ਫਿਰ ਉੱਥੇ ਮਤਲਬ ਵਧੀਆ ਹੈ boating ਕਰਨੀ ਚ ਵੀ ਮਜ਼ਾ ਆਉਂਦਾ ਹੈ, ਬੱਚੇੇ ਜੋ ਜ਼ਿਆਦਾਤਰ boating ਨੀ ਅਹ like ਕਰਦੇ ਪਸੰਦ ਕਰਦੇ ਹੈ, ਉੱਥੇ ਮਤਲਬ ਇੱਕ artist ਵੀ ਬੈਠਾ ਹੁੰਦਾ ਉਹ ਤੁਹਾਡੀ painting ਬਣਾਉਂਦਾ ਹੈ draw ਕਰਦਾ ਹੈ

ਤੇ ਉਹ fast food ਦਾ ਉੱਥੇ ਸਭ ਕੁਛ ਹੈਗਾ ਹੈ, ਤੇ ਅਹ buses service ਵੀ ਵਧੀਆ ਉੱਥੇ available ਹੈ ਵਧੀਆ ਆਪਣਾ ਮਤਲਬ ਉਹ ਜਿੰਨਾਂ ਕੋਲ ਆਪਣਾ vehicle ਨੀ ਹੈ personal vehicle ਨੀ ਹੈ ਉਹ ਬਸ ਚ ਵੀ ਜਾ ਸਕਦੇ ਨੇ ਉਹਦੇ ਕੋਲ ਹੀ high court ਵੀ ਹੈ ਤੇ high court ਵੀ ਉਹਦੇ ਕੋਲ ਹੀ ਹੈਗਾ ਮਤਲਬ ਚੰਡੀਗੜ੍ਹ ਦਾ ਸਭ ਤੋਂ main ਏਦਾਂ ਹੈ Rose garden ਵੀ ਬਹੁਤ ਵਧੀਆ ਜਿੱਦਾਂ ਕੀਤਾ ਹੋਇਆ ਮਤਲਬ ਉੱਥੇ ਝਰਨਾ ਵੀ ਹੈ ਇੱਕ ਹਨਾ ਔਰ ਉੱਥੇ ਵੀ ਹੈਗਾ ਕੀ ਕਹਿੰਦੇ ਝੂਲੇ ਵੀ ਨੇ। ਮੈਂ ਬਹੁਤ ਮਜ਼ਾ ਲਿੱਤੇ ਹੈ ਉੱਥੇ ਝੂਲੇ ਲਏ ਹੈ ਆਪਣੇ friends ਨਾਲ ਗਈ ਸੀ ਉੱਥੇ ਮਤਲਬ college ਤੋਂ ਗਏ ਸੀ ਕਾਫ਼ੀ time ਗਈ ਹਾਂ ਕਾਫ਼ੀ ਵਾਰ ਗਈ ਹਾਂ ਅੱਜ ਕੱਲ੍ਹ ਤਾਂ ਉੱਥੇ ਲੋਕੀ ਮਤਲਬ marriage ਵੀ ਕਰਨ ਲੱਗ ਗਏ ਹੈ ਆਪਣੇ ਬੱਚਿਆਂ ਦੀ, ਏਦਾਂ ਹੈਗਾ ਬਹੁਤ ਵਧੀਆ ਤੇ ਚੰਡੀਗੜ੍ਹ ਤਾਂ ਮਤਲਬ ਆਹ ਬਸ ਵਿੱਚ ਵੀ facilities ਬਹੁਤ, ਬਹੁਤ facilities ਮਿਲਦੀਆਂ ਇੱਥੇ ਬਹੁਤ ਮਤਲਬ other state ਤੋਂ ਵੀ ਬੱਚੇ ਬਹੁਤ ਆਉਂਦੇ ਹੈ ਇੱਥੇ ਇੱਥੇ ਚੰਡੀਗੜ੍ਹ university ਸਭ ਤੋਂ famous ਹੈਗੀ ਹੈ ਇੱਥੇ ਬਹੁਤ ਹੁੰਦਾ ਹੈ ਉਹ ਬਹੁਤ other state ਤੋਂ ਵੀ ਬੱਚੇ ਪੜ੍ਹਨ ਆਉਂਦੇ ਨੇ ਤੇ ਮਤਲਬ ਵਧੀਆ education ਹੈ ਇੱਥੇ job facilities ਵੀ ਬਹੁਤ ਨੇ ਇੱਥੇ ਵਧੀਆ ਨੌਕਰੀਆਂ ਮਿਲ ਜਾਂਦੀਆਂ ਨੇ ਬੱਚਿਆਂ ਨੂੰ ਤੇ ਮਤਲਬ ਇੱਥੇ ਬਹੁਤ ਵਧੀਆ ਹੈ ਅੱਜ ਕੱਲ੍ਹ ਔਰ ਚੰਡੀਗੜ੍ਹ ਵਿੱਚ ਬਸ stand ਵੀ ਬਹੁਤ ਬਹੁਤ famous ਨੇ ਜਿੱਦਾਂ ਅਮ ਹੋ ਗਿਆ, ਔਰ ਉਹ ਹੋ ਗਿਆ ਸਤਾਰਾਂ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 ਉੱਥੇ ਫਿਰ ਕਹਿੰਦੇ ਵੀ ਅਸੀਂ ਦੇਖਿਆ ਹੈ ਬਹੁਤ ਵਧੀਆ ਮਤਲਬ ਪਾਰਕ ਵੀ ਹੈ ਉੱਥੇ lake ਵੀ ਹੈ entertainment ਲਈ ਵਧੀਆ ਹੈ ਤੇ ਚੰਡੀਗੜ੍ਹ ਸਾਫ਼ ਸੁਥਰਾ ਹੈ ਮਤਲਬ ਔਰ industrial area ਅਲੱਗ ਹੈਗਾ residential area ਅਲੱਗ ਹੈਗਾ ਇੱਥੇ ਮਤਲਬ ਵਧੀਆ ਹੈ ਏਦਾਂ ਸ਼ਾਂਤੀ ਹੈਗੀ ਏਦਾਂ ਨੀ ਹੈਗਾ ਕਿ ਹਾਂ ਰੌਲਾ ਜਾਂ ਰੱਪਾ ਹੈ ਮਤਲਬ ਵਧੀਆ ਹੈ ਜਿਵੇਂ foreign ਦੇਸਾਂ ਚ ਹੁੰਦਾ ਹੈ ਉਵੇਂ ਹੀ ਚੰਡੀਗੜ੍ਹ ਹੈ ਇੱਕ ਬਹੁਤ ਵਧੀਆ ਸ਼ਹਿਰ ਹੈ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਚੰਡੀਗੜ੍ਹ ਸਾਡਾ ਬਹੁਤ ਵਧੀਆ ਹੁਣ ਇੱਕ ਉੱਥੇ ਨਵਾਂ ਮਾਲ ਬਣਿਆ ਐਲਾਂਟੇ ਮਾਲ ਉਹ ਵੀ ਬੜਾ famous ਹੈਗਾ ਬਹੁਤ ਜਾਂਦੇ ਹੈ ਉੱਥੇ ਚਾਰ ਪੰਜ ਮੰਜਿਲਾ ਹੈ ਉਹਦੇ ਵਿੱਚ ਹਰ ਇੱਕ ਤਰ੍ਹਾਂ ਦੇ brand ਮਿਲਦੇ ਹੈ ਸਭ ਕੁਛ ਮਿਲਦਾ ਹੈ ਮਤਲਬ ਹਾ Food ਦੇ ਕਾ ਅਹ ਹੈਗੇ ਉੱਥੇ ਬੱਚਿਆਂ ਦੇ ਖੇਲਣ ਲਈ games ਵੀ ਨੇ ਬਹੁਤ ਬਹੁਤ ਬੱਚੇ enjoy ਕਰਦੇ ਨੇ ਮਤਲਬ ਆਪਾਂ ਹੋਰ ਬੰਦਾ ਉੱਥੇ ਜਾ ਕੇ bore ਨੀ ਹੁੰਦਾ ਚੱਲ ਰਹੇ ਹੁੰਦੇ ਨੇ ਆਪਣਾ ਵਧੀਆ time pass ਹੁੰਦਾ ਹੈ ਜਾ ਕੇ ਉੱਥੇ ਅੱਜ ਕੱਲ੍ਹ ਵੀ ਉੱਥੇ ਬਹੁਤ ਜਾਂਦੇ ਹੁਣ ਉੱਥੇ ਆਪਣਾ ਸਿਨੇਮਾ ਹਾਲ ਵੀ ਹੈ ਉੱਥੇ movie ਦੇਖ ਲੈਂਦੇ ਹੈ ਆਪਣੀ families ਨਾਲ time spent ਕਰ ਲੈਂਦੇ ਹੈ ਫਿਰ ਆਪਣਾ outing ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਘਰਦਿਆਂ ਦੇ ਨਾਲ ਆਪਣਾ ਖਾਣ ਪੀਣ ਨੂੰ ਉਹਨੂੰ ਖਾ ਪੀਣ ਵੀ ਲੈ ਜਾਂਦੇ ਹੈ shopping ਵੀ ਹੋ ਜਾਂਦੀ ਹੈ ਸਭ ਤਰ੍ਹਾਂ ਦਾ ਕੰਮ ਹੋ ਜਾਂਦਾ ਹੈ ਉੱਥੇ ਏਦਾਂ ਹੈ ਔਰ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 Club pub ਸਭ ਉੱਥੇ ਹੀ ਨੇ ਬਹੁਤ ਲੋਕ ਜਾਂਦੇ ਨੇ ਉੱਥੇ ਜਿਵੇਂ ਉਹ night ਚ ਜਿਹੜੇ ਬੱਚੇ night ਚ ਘੁੰਮਣਾ ਪਸੰਦ ਕਰਦੇ ਨੇ, ਮੁੰਡੇ ਜ਼ਿਆਦਾ ਜਾਂਦੇ ਨੇ, ਕੁੜੀਆਂ ਥੋੜ੍ਹਾ ਘੱਟ ਜਾਂਦੀਆਂ ਨੇ ਔਰ ਚ ਤਾਂ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 ਉਹਦੇ ਚ ਤੁਹਾਨੂੰ ਹਰੇਕ ਤਰ੍ਹਾਂ ਦਾ rose ਮਿਲੇਗਾ ਹਾਲੇ ਹਰੇਕ color ਦਾ ਬਹੁਤ ਵਧੀਆ ਮਤਲਬ ਇਵੇਂ ਦਾ ਕੋਈ color ਨੀ ਹੈਗਾ ਜਿਹੜਾ ਨਾ ਹੋਵੇ ਉਹਦੇ ਚ rose festival ਲੱਗਦਾ ਹੈ ਉੱਥੇ ਸਾਲ ਚ ਫਰਵਰੀ ਚ ਲੱਗਦਾ ਹੈ ਉਹ ਮਤਲਬ ਉੱਥੇ ਬਹੁਤ ਸਾਰੇ competitions ਵੀ ਹੁੰਦੇ dance competition, singing competition ਉਸਦੇ ਵਿੱਚ ਸਾਰਾ ਕੁਛ ਦਿਖਾਉਂਦੇ ਨੇ ਤੇ ਸਾਰੇ ਤਰ੍ਹਾਂ ਦੇ flowers ਦਿਖਾਉਂਦੇ ਨੇ ਉੱਥੇ ਫਿਰ ਲੋਕ ਜਾਂਦੇ ਨੇ rose festival ਚ ਮੈਂ ਵੀ ਗਈ ਹਾਂ ਦੋ ਤਿੰਨ ਵਾਰ ਗਈ ਹਾਂ, ਵਧੀਆ ਹੁੰਦਾ ਹੈ ਉੱਥੇ rose festival ਚ ਉਹ ਬਹੁਤ ਜ਼ਿਆਦਾ ਵਧੀਆ ਹੈ

ਮਤਲਬ ਚੰਡੀਗੜ੍ਹ ਚ ਬਹੁਤ facilities ਨੇ ਮਤਲਬ bore ਨੀ ਹੁੰਦਾ ਬੰਦਾ ਤੇ ਇੱਥੇ ਇੱਕ hospital hospitals ਵੀ ਬਹੁਤ famous ਨੇ ਅਹ ਤਿੰਨ Hospital ਜ਼ਿਆਦਾ ਵਧੀਆ ਨੇ ਅਹ thirty ਅਮ thirty two ਔਰ sixty hospital PGI ਤਾਂ ਮਤਲਬ ਸਭ ਤੋਂ ਵਧੀਆ hospital ਹੈ ਉੱਥੇ ਤਾਂ ਹਰੇਕ ਤਰ੍ਹਾਂ ਦੇ Patient ਦੇਖੇ ਜਾਂਦੇ ਨੇ ਮਤਲਬ ਹਰੇਕ ਤਰ੍ਹਾਂ ਦਾ treatment ਹੁੰਦਾ ਹੈ ਕੋਈ ਵੀ ਉੱਥੇ ਕੋਈ ਵੀ ਬਿਮਾਰੀ ਠੀਕ ਹੋ ਜਾਂਦੀ ਹੈ ਸਾਰੇ ਵਧੀਆ doctor ਨੇ ਉੱਥੇ ਮਤਲਬ ਔਰ ਉੱਥੇ ਮਤਲਬ ਜਿਵੇਂ ਦੂਰੋਂ ਆਉਣ ਤੋਂ ਬਹੁਤ ਦੂਰੋਂ ਦੂਰੋਂ ਆਉਂਦੇ ਹੈ ਸਟੇਟਾਂ ਤੋਂ ਅਹ another ਸਟੇਟਾਂ ਤੋਂ ਜਿਵੇਂ ਜੰਮੂ ਤੋਂ ਹਰਿਆਣਾ ਤੋਂ ਹਨਾ ਉਤਰਾਖੰਡ ਇਹ ਸਾਰੇ ਮਤਲਬ ਉੱਥੇ ਜਾਂਦੇ ਹੈ ਜਾਂ ਦਿੱਲੀ ਚ ਜਾਂਦੇ ਨੇ ਲੋਕੀ ਜਾਂ ਫਿਰ ਇੱਥੇ PGI ਚ ਆਉਂਦੇ ਨੇ ਉੱਥੇ ਬਹੁਤ ਭੀੜ ਹੁੰਦੀ ਹੈ ਦੁਨੀਆ ਦੀ ਪਰ ਇੱਥੇ ਮਤਲਬ ਪੰਜਾਬ ਚ ਲੰਗਰ ਵੀ ਲਗਾਉਂਦੇ ਨੇ ਜਿਹੜੇ ਦੂਰ ਤੋਂ ਆਉਂਦੇ ਨੇ ਉਹਨਾਂ ਦੇ ਰਹਿਣ ਲਈ ਵੀ ਉੱਥੇ ਮਤਲਬ ਉਹ ਕੀਤਾ ਜਾਂਦਾ ਹੈ ਬੰਦੋਬਸ਼ਤ thank you so much hello

ਹਰੋ ਨਿਆਣੇ ਠੀਕ ਠਾਕ ਜੇ ਹਾਂ ਨਿਆਣੇ ਡੇ ਮੌਜਾਂ ਮਾਣ ਅੱਛਾ ਠੀਕ ਸੌ ਗਏ ਹੈ ਹਾਂ ਪਾਇਆ ਹੋਇਆ ਮੈਂ ਖੋਤੇ ਨੂੰ ਤਾਂ ਘੱਲੂ

ਠੀਕ ਹੈ ਚੱਲ ਸੁੱਤੀਆਂ ਨਹੀਂ ਹਾਂ ਵੱਡੀਆਂ ਬੈਠੀਆਂ ਨਿੱਕੇ ਤਾਂ ਥੱਲੇ ਲੰਮੇ ਪਏ ਹੋਏ ਵੱਡੀਆਂ ਐਂ

ਅਹ ਠੀਕ ਹੈ, ਅਮ ਹੋਰ ਸੌ ਗਿਆ, ਮੈਨੂੰ ਲੱਗਾ ਕਿ ਸੌਂ ਗਿਆ ਹੈ ਆਹੋ ਸ਼ੋਣਾ ਹੀ ਹੈ ਇਹਨਾ ਹੁਣ ਮੈਂ ਤਾਂ ਇਹਨੂੰ ਵੀ ਕਹਿ ਦਿੱਤਾ, ਇਕੱਲੇ ਹੈਗੇ, ਅਤੇ ਮੈ ਕਿਹਾ ਮੈ ਤੇ ਗੱਲ ਕਰ ਲਈ ਤੂੰ ਐਵੇਂ ਲਾ ਕੇ ਬਹਿ ਗਿਆ ਮੱਛਰ ਲੜਾਉਣ

ਹਾਂ ਅਤੇ ਵੱਡੀ ਆਈ ਨਹੀਂ, ਲਿਆਉਣਾ ਪੈਣਾ ਬੜੇ ਦਿਨਾਂ ਦੀ ਗਈ ਹੋਈ ਵੱਡੀ ਉਹ ਪਾਸ ਉਹਨਾ ਨੇ ਆਹੋ ਉਹਦੇ ਭਤੀਜ ਦਾ ਸੀ ਵਿਆਹ

ਉਹਨਾ ਨੇ ਤਾਂ ਉਹ ਕਰਨਾ ਸੀ, ਕੰਮ ਸ਼ੁਰੂ ਕਰਨਾ ਸੀ, ਉਹਨੇ ਜਿਉਂ ਆਉਣ ਕੇ ਕਰਨਾ ਸੀ

ਹਾਂ ਪਲੱਸਤਰ ਕਰਨੇ ਫਰਸ਼ ਪਾਉਣੇ ਉਹਨੇ

ਹਾਂ ਜਿਉਂ ਨਾਲ ਤਾਂ ਲਾਉਣਾ ਉਹਨੇ

ਹਾਂ ਰੇਤ ਹਜੇ ਹਿਮਾਚਲੋਂ ਲਿਆਉਣੀ ਉਹਨੇ ਬੱਲੇ ਬੱਲੇ ਲਾਗੋ ਸਾਗੋ ਨਹੀਂ

ਪੇਕਿਆ ਦੇ ਵਿਆਹ ਹੁੰਦੇ ਆ ਨਾ ਤਾਂ ਚਾਅ ਬੜਾ ਹੁੰਦਾ ਬੰਦੇ ਨੂੰ ਹਾਂ ਕਿਉਂਕਿ ਇਹ ਹੁੰਦਾ ਹੈ ਆਪਣਾ ਘਰ ਵਾਂਗੂੰ ਬਈ ਆਪਣੇ ਘਰ ਜਾਊਂਗਾ, ਚਾਅ ਬੜਾ ਹੁੰਦਾ ਬੰਦੇ ਨੂੰ

ਹੁਣ ਫੇਰ ਕਿਹੜਾ ਉਹਦੇ ਘਰੇ ਮੈਂ ਕਿਹਾ ਕੋਈ ਹੈਗਾ ਹੈ ਰੋਟੀ ਪਾਣੀ ਵਾਲਾ ਹਾਂ ਅਤੇ ਉਹ ਨਾ ਦੋਵੇਂ

ਆਪ ਮੁੰਡਾ ਨਾਲ ਹੈ ਉਹਨੂੰ ਕਾਹਦਾ ਫਿਕਰ ਭਾਈ ਜਿੰਨਾ ਚਿਰ ਮਰਜ਼ੀ ਜਾ ਆਵੇ,

ਹੈਂ ਆਹੋ ਬੜੇ ਲੱਗੇ ਆੜੂ ਪਰ ਯਾਰ ਇਹ ਕੋਈ ਪੱਕੇ ਨਹੀਂ ਹੈ

ਹਾਂ ਕੱਚੇ ਰਹੇ

ਸ਼ਿੰਦੇ ਦੇ ਬੜੇ ਲੱਗੇ ਸੀ ਉਹਨਾ ਦੇ ਝੜ ਵੀ ਗਏ ਪੱਕ ਕੇ ਆਹੋ ਕਾਲਾ ਵੀ ਕਹਿਣ ਡਿਆ ਸੀ ਬੜੇ ਲੱਗੇ ਹੈ, ਲਿਆਊਂਗਾ ਕਿਸੇ ਦਿਨ ਲਿਆਊਂਗਾ ਮੁੜਕੇ ਲਿਆਊਂਦਾ ਹੈ ਨਹੀਂ ਹਾਂ, ਹਾਂ ਲਿਆਉਂਦਾ ਨਹੀਂ, ਕੱਲ੍ਹ ਵੀ ਡਿਆ ਸੀ ਕਹਿਣ

ਹਾਂ ਮੈਂ ਕਿਹਾ ਚੰਗੇ ਆੜੂ ਖਵਾ ਤੇ ਰਾਤੀ ਉਹਨੇ

ਹਾਂ ਇਹਨਾ ਦੀ ਵੀ ਹੋਣੀ ਹੈ, ਸੋਫੀ ਕੁੱਛ ਅਤੇ ਬਾਅਦ ਵਿੱਚ ਪੀ ਕੇ ਕੁੱਛ ਇਹਨਾ ਦਾ ਕੋਈ ਭਰੋਸਾ ਨਹੀਂ ਹਾਂ ਦਿਨੇ ਰਾਤ ਲੰਘ ਜਾਏ, ਮੁੜਕੇ ਦਿਨੇ ਥੋੜ੍ਹਾ ਰਹਿੰਦੀਆਂ ਵਾ ਆਹੋ ਮਾਂ ਅਤੇ ਬੁੱਢੇ ਵਾਲਾ ਹਾਲ ਬਈ ਮੈਂ ਆਹ ਕੀਤੀਆਂ ਜਾਂ ਆਹ ਗੱਲਾਂ ਕੀਤੀਆਂ ਐਨੀਆਂ ਹੁਣ ਚੁੱਪ ਕਰਕੇ ਸੌਂ ਗਿਆ ਕਿ ਨਹੀਂ ਰੋਟੀ ਪਾਣੀ ਖਾ ਕੇ ਆਹੋ ਉਹਨੇ ਵੀ ਤਾਂ ਦਿਨ ਰਾਤ ਐਵੇਂ ਬੋਲੀ ਜਾਣਾ ਤੁਸੀਂ ਮੈਂ ਇਸ ਤਰ੍ਹਾਂ ਕੀਤਾ

ਹਾਂ ਅਤੇ ਵੱਡੀ ਨੇ ਇੱਕ ਦਿਨ ਲੀੜੇ ਲਹਾ ਦਿੱਤੇ, ਕਹਿੰਦੀ ਜਿਹੜਾ ਰਮਨ ਦੇ ਕੋਟ ਸ਼ਰਟ ਪਾਏ ਨਾ, ਆਖਦੀ ਸਾਡੇ ਇਹ ਵੱਲ ਗਲਤ ਨਾ ਲੀੜੇ ਪਾਇਆ ਕਰੋ

ਆਹੋ ਦੱਸਣ ਡੇਈ, ਦੱਸਣ ਲਈ ਕਹਿੰਦੀ ਰਮਨ ਆਹੋ ਮੈਂ ਕਿਹਾ ਤੁਹਾਨੂੰ ਤਾਂ ਫੇਰ ਕਿਹਾ ਲੱਗੀ ਹਾਂ ਅਤੇ ਉਹ ਹਜੇ ਕੱਲ੍ਹ ਕਹਿਣ ਡੇਈ ਸੀ ਮੈਂ ਵੱਡੀ ਦੀਆਂ ਗੱਲਾਂ ਕਰਨੀਆਂ ਗੱਲਾਂ ਅੱਛਾ ਆਹੋ ਉਹ ਨਾ ਇਹਨੂੰ ਕਹਿੰਦਾ ਦੇਣੀਆਂ ਵੱਡੀ ਨੂੰ ਇਹ ਨਹੀਂ ਕਿ ਮੈਂ ਤਾਂ ਪਹਿਲਾਂ ਕਹਿਣ ਲੱਗੀ ਡੇਈ ਆ ਤੂੰ ਕਹਿਣ ਮੈਂ ਕਿਹਾ ਤੈਨੂੰ ਤਾਂ ਉਹਨੇ ਪਹਿਲੇ ਨੰਬਰ ਤੇ ਲਾਹ ਕੇ ਦੇਣੀਆਂ, ਬਈ ਲੈ ਹੁਣ ਖਾ ਲਾ

ਆਂਹੋ ਆਹੋ

ਆਹੋ ਅਤੇ ਕਹਿਣ ਡੇਈ ਸੀ ਕੱਲ੍ਹ, ਕਹਿੰਦੀ ਅਸੀਂ ਤਾਂ ਖਾਵਾਂਗੇ ਵੱਡੀ ਦੀਆਂ

ਆਹੋ ਮੈਂ ਕਿਹਾ ਸਾਰੀਆਂ ਤੂੰ ਉਹਦੀਆਂ ਹਾਂ ਚੱਲ ਖਾ ਲਏ ਕਿ ਪਹਿਲਾ ਥਾਲ ਇਹਨੂੰ ਲਾਹ ਕੇ ਦੇ ਦੇਣਾ ਉਹਨੇ

ਆਹੋ ਇਹਨੂੰ ਇਹਨੂੰ ਭੋਗ ਲਾਉਣਾ ਪਹਿਲੇ ਥਾਲ ਦਾ ਆਹੋ ਬਾਅਦ ਚੋ ਆਊਗਾ ਨਾ ਰੱਬ ਇਹਨਾ ਦੇ

ਹਾਂ ਵਧੀਆ ਵਧੀਆ ਠੀਕ ਠਾਕ ਹੈ ਹੂੰ ਅਸੀਂ ਆਪ ਲਾਈਆਂ ਸੀ ਤੋਰੀਆਂ ਵੇਖੌ ਹੁਣ ਹੁੰਦੀਆਂ ਕਿ ਨਹੀਂ ਆਹ ਤਾਂ ਤੂੰ ਹੁਣੇ ਲਾ ਦੇ ਬੰਦਾ ਸਾਡੇ ਤਾਂ ਆਪ ਥਾਂ ਹੈ ਨਹੀਂ ਹੈ ਕਿਤੇ ਨਾ ਸਾਡੇ ਤਾਂ ਟੱਬ ਜਿਹੇ ਨਾਲ ਲਾਈਆਂ ਸੀ ਤਾਂ ਇਹ ਹੈ ਕਿ ਵੱਲ ਤੁਰ ਪਈ ਹੈ ਹੂੰ ਹਾਂ ਤੁਹਾਡੇ ਵੀ ਨਹੀਂ ਥਾਂ ਹੈਗਾ, ਘਰ ਬਣਦਾ ਤਾਂ ਪਿਆ ਤੁਹਾਡੇ, ਉੱਥੇ ਪਿੰਡ ਫੇਰ ਅਸੀਂ ਨਹੀਂ ਲਾ ਸਕਦੇ,

ਹਾਂ ਹਵਾ ਸੀਗੀ, ਤੋਰੀਆਂ ਬੜੀਆਂ ਲੱਗੀਆਂ ਬਾਹਰ ਠੀਕ, ਅੱਜ ਜ਼ਿੰਦੀ ਹੁਣਾ ਰੋਟੀ ਪਾਣੀ ਬੜਾ ਲਿਆਂਦਾ ਹੈ ਨਾ ਵਿਆਹ ਵਾਲੇ ਘਰੋਂ

ਆਹੋ ਅਤੇ ਉਹ ਹੋਰ ਉੱਥੇ ਕਿਹੜਾ ਖਰਾਬ ਹੋਣੇ ਆ ਫਰਿੱਜ਼ ਚ ਰੱਖੇ ਰਹਿਣ, ਠੰਡੀਆਂ ਰੋਟੀਆਂ ਖਾਂਦੇ ਰਹਿਣ

ਮੈਨੂੰ ਵੀ ਆਖਦੀ ਸੀ ਜਦੋਂ ਚੌਲ ਵੰਡਦੀ ਫਿਰਦੀ ਸੀ ਨਾ ਕੱਲ੍ਹ ਵਾਲੇ ਪਏ

ਕੌਲੀ ਕੁ ਚੌਲਾਂ ਦੀ ਬਚੀ ਸੀ ਉਹ ਇਸ ਲੋਟ ਮੈਨੂੰ ਫੜ੍ਹਾ ਗਈ ਕਹਿੰਦੀ ਲੈ ਖਾ ਲੈ ਨਿਆਣਿਆਂ ਨੂੰ ਦੇ ਦੀਂ

ਮੈਂ ਹੁਣ ਰੱਖ ਲਏ ਮੈਂ ਕਿਹਾ ਚੱਲ ਦੇ ਦੇ

ਹਾਂ ਕੱਲ੍ਹ ਦੇ ਮੇਵਲ ਦੇ ਗੁੜ੍ਹ ਸ਼ੇਰ ਦੇ ਬਣਾਏ ਸੀ ਕਹਿੰਦੀ

ਜਿਹੜੇ ਲਾਟੀ ਘਰ ਆਏ ਮੈਂ ਉਹਨਾ ਘਰ ਗਈ ਸੀ, ਰਾਤੀ ਸੀ ਉਹਨਾ ਅੱਛਾ ਹੂੰ ਫੇਰਨ ਗਈ ਕਹਿੰਦੀ ਇਹਨਾ ਕੁੜੀਆਂ ਨੂੰ ਸੱਦਣ ਜਾਂਦੀ ਨਾ ਅਤੇ ਨਿੱਤ ਕਹਿੰਦੀ ਮੇਰਾ ਗੋਹਾ ਫੇਰ ਦੇ

ਆਪ ਘੋੜੀਆਂ ਵਰਗੀਆਂ ਅਤੇ ਚੰਗੀਆਂ ਭਲੀਆਂ ਜੇ ਆਹੋ ਅਤੇ ਅੰਦਰ ਹੀ ਹੈ ਅਤੇ ਕਿਹੜਾਂ ਵਿਹੜਾ ਸੀ ਉਹਦੇ ਕੋਲੇ

ਚੱਲ ਪੈਸਿਆਂ ਦਾ ਚੱਲ ਠੀਕ ਗੱਲ, ਪੈਸੇ ਬਣ ਜਾਂਦੇ ਚਾਰ ਹਾਂ ਮੈਂ ਕਿਹੜਾ ਫੇਰਨਾ ਵਾ, ਚੱਲ ਮੈਂ ਫੇਰ ਦਿੰਦੀ ਹਾਂ

ਹੂੰ ਉੱਥੇ ਗੋਹਾ ਅੱਧਾ ਬਾਲਟਾ ਗੋਹੇ ਦਾ ਲੱਗਾ ਸੀ ਨਾਲੇ ਅੰਦਰ ਭਰੇ ਸਾਰੇ ਸਮਾਨ ਨਾਲ ਥੋੜ੍ਹਾ ਥੋੜ੍ਹਾ ਜੇ ਹੈਗਾ, ਫੇਰ ਫੂਰ ਕੇ ਗਾਂਹ ਆਈ ਹਾਂ,

ਚੱਲ ਅੜੀਏ ਕੋਈ ਉਹਨਾ ਤੋਂ ਕੰਮ ਨਹੀਂ ਹੁੰਦਾ ਹੋਣਾ, ਇਹਨਾ ਨਾਲ ਪਿੰਕੀ ਹੋਣਾ ਨਾਲ, ਕੱਲ੍ਹ ਵੀ ਫੇਰ ਕੇ ਆਈ ਹਾਂ, ਪਰਸੋਂ ਵੀ, ਚੌਥ ਵੀ, ਤਿੰਂਨ ਚਾਰ ਦਿਨ ਹੋ ਗਏ ਇਹਨਾ ਨੂੰ ਗੋਹਾ ਫੇਰਨ ਜਾਂਦੀਆਂ ਨੂੰ

ਹੂੰ ਆਹੋੋ ਚੱਲੋ ਉਹ ਉਹਨਾ ਦਾ ਫੇਰਨ ਗਈ ਜਾਂ ਉਹਨੇ ਚੌਲ ਦਿੱਤੇ ਕਦੇ ਸ਼ੇਰ ਦੋ ਕੁ ਤਿੰਨ ਕਿਲੋ ਚੌਲ ਦਿੱਤੇ ਨਾਲ ਬਤਾਊਂ ਦਿੱਤੇ

ਆਹੋ ਜੇ ਕਰੀਏ ਫੇਰ ਕੋਈ ਦਿੰਦਾ ਹਾਂ ਫੇਰ ਘਰ ਬੈਠਿਆਂ ਨੂੰ ਕੌਣ ਦਿੰਦਾ

ਹਾਂ ਉਹਨੇ ਜਾਣਾ ਨਹੀਂ ਹੁਣ ਹਾਂ ਅਤੇ ਮੁੰਡੇ ਨੂੰ ਇਕੱਲਾ ਘਰੇ ਅਤੇ ਮੁੰਡਾ ਜਿਹਾ ਚੁੰਝ ਜਿਹੀ ਨੇ ਹੁਣੇ ਚੱਲ ਜਾਣਾ

ਹਾਂ ਉਹ ਕਿਸੇ ਤੋਂ

ਆ ਤਾਂ ਹਜੇ ਉਹਨੇ ਕਿੱਥੇ ਜਾਣਾ ਦੋ ਸਾਲ ਢਾਈ ਤਿੰਨ ਸਾਲ ਹੱਟ ਕੇ ਜਾਊ ਹੂੰ ਆਹੋ ਚੱਲ ਉਹ ਕੱਮ ਵਿਹਲਾ ਕੰਮ ਕਰਦਾ ਰਹਿੰਦਾ ਬਈ ਉਹ ਕਿਹੜਾ ਵਿਹਲਾ ਬਹਿੰਦਾ ਵਾ ਮੈਂ ਹੀ ਪੈਣਾ, ਤੁਰਿਆ ਮਿਸਤਰੀਆਂ ਮਗਰ ਹਾਂ ਤੇ ਉਹਦੇ ਘਰ ਤੇ ਨਹੀਂ ਪੈਂਦੀ ਉਹਦ ਘਰੇ ਪੈਂਦੀ ਹੈ ਵੇਖ ਕਰ ਤਾਂ ਦਿੰਦੀ ਹੈ ਕੰਮ ਆਹੋ ਅਤੇ ਉਹਨੇ ਵੇਖ ਲਾ ਇਹ ਨਹੀਂ ਕਿਹਾ ਬਈ ਆ ਗਿਆ ਬਾਹਰੋਂ ਮੈਂ ਕੰਮ ਛੱਡ ਦਿਆਂ ਅਗਲੀ ਨੇ ਛੱਡਿਆ ਨਹੀਂ

ਉਹ ਡੱਕੇ ਚੁੱਗਦੇ ਅਗਲੇ, ਬਾਲਣ, ਲੱਕੜੀ ਚੁੱਲਾ ਹੀ ਬਾਲਦੇ ਜ਼ਿਆਦਾ